ਕਹਿੰਦਾ ਮੈ ਰੋਟੀ ਨੀ ਖਾਂਦਾ? ਨਈ ਅਸੀਂ ਆਖਿਆ ਅੱਜ ਦੀ ਦਿਹਾੜੀ ਅੰਕਲ ਘਰੋਂ ਖਾ ਲੈ ਜਿਆਦਾ ਨੇਰਾ ਹੋ ਗਿਆ l

ਕਹਿੰਦਾ ਮੈ ਨੀ ਖਾਂਦਾ ਮੇਰੀ ਰੋਟੀ ਦੇ ਕੇ ਜਾਓl ਹਮਮ ਫੇਰ

ਫਿਰ ਫੜਾ ਕੇ ਆਏ ਰਾਜਵੀਰ ਤੇ ਡੈਡੀ l ਹਮ

ਠੀਕ ਆ l ਹਮ ਹੋਰ?

ਠੀਕ ਆ l ਆਇਆ ਮਾਸੀ ਭੋਲੀ ਦਾ ਫੋਨ?

ਅਸੀਂ ਲਾਇਆ ਸੀ ਕਲ ਦੱਸਣ ਵਾਸਤੇl ਅੱਛਆ ਚਕਿਆ ਏ ਈ ਨੀਂ ਉਨਾਂ ਨੇ ਆਸ਼ਯਾ ਫ਼ੇਰ ਅੱਛਾ ਫਿਰ? ਚੁਕਿਆ ਈ ਨੀ ਉਹਨਾਂ ਨੇ l ਅੱਛਾ ਫਿਰ? ਫਿਰ ਅੱਜ ਸਾਜਰੇ ਦੇਖੀ ਜਦੋਂ ਪਤਾ ਲੱਗ ਗਿਆ ਫੋਨ ਤੇ ਫੋਨ ਆਉਂਦਾl ਆਸ਼ਿਆ ਹੈਂ ਗੌਰਵ ਬੜਾ ਸਿਰ ਖਾਂਦਾ ਹੁੰਦਾ ਬਾਦ ਚ

ਗੌਰਵ ਤਾਂ ਜਾਨ ਈ ਖਾ ਜਾਂਦਾਂ ਏ ਬਾਦ ਚ l

ਹਮ ਉਨੂੰ ਦਸਦੇ ਹੁਨੇ, ਫਿਰ ਸਾਡਾ ਪਾਸਪੋਰਟ ਭੇਜ ਦੋ ਭੈਣੇ ਉਹਨਾਂ ਨੇ ਬੜਾ ਸਤਾਇਆ ਹੀ l

ਹਮ ਡੈਡੀ ਮੰਮੀ ਜ਼ਿਆਦਾ ਕਹਿੰਦੀ ਸੀ ਦੱਸਦੇ ਨੀ ਉਹਨਾਂ ਨੂੰ, ਡੈਡੀ ਕਹਿੰਦਾ ਸੀ ਨਈ ਅਜੇ ਨੀਂ ਦਸਣਾ l

ਪਈ ਹੋਈ ਆ ਨਾ ਉਹਨਾਂ ਨੂੰ ਪੈਸਿਆਂ ਦੀ l

ਉਹ ਆਪਦੇ ਦੋਸਤ ਵੀ ਕੱਠੇ ਕਰਲੇ l ਫ਼ੇਰ ਕੀ ਚਲੋ ਆਈਡੀਆਂ l

ਕੀ ਫਲੋਡ ਆ? ਵੀ ਇਹ ਕੰਮ ਫਰੋਡ ਆ l ਅੱਛਾ l

ਤੇ ਡੈਡੀ ਨਾਲ ਗੱਲ ਕੀਤੀ ਗੌਰਵ ਨੇ ਤੇ ਡੈਡੀ ਕਹਿੰਦਾ ਮੁੜਕੇ ਉਹ ਤਾਂ ਆਖਣਗੇ, ਤੁਆਡੇ ਮਾਂ ਪਿਓ ਵੀ ਫਰੋਡ ਆ ਫਿਰ ਤੁਸੀਂ ਉਨਾਂ ਨੂੰ ਵੀ ਛੱਡ ਦੋਗੇ ਗੌਰਵ ਉਨੀ ਬੜੇ ਹੱਸੇ

ਕਹਿੰਦਾ ਜਦੋ ਪੈਸੇ ਮਿਲਣਗੇ ਤੁਹਾਨੂੰ ਤਾਂ ਇਹ ਕਾਹਦਾ ਫਰੋਡ ਆ l

ਹਮ ਮੈਂ ਉਨੂੰ ਆਖਿਆ ਮੈਂ ਕਿਹਾ ਤੂੰ ਦਸਦੇ ਉਹਨਾਂ ਨੂੰ ਕੀ ਮੈਨੂੰ ਵੀ ਪੈਸੇ ਦਿਤੇ ਈ ਆ l ਹਰ ਚੀਜ਼ ਦੀ ਕੀਮਤ ਥੋੜੀ ਲਾਈ ਜਾਂਦੀ ਆ l

ਹਮ ਤੁਹਾਨੂੰ ਤਾਂ ਸੌਖਾ ਹੀ ਲੱਗਣ ਡਿਯਾ ਅਮ ਕੁੱਤੇ ਭਖਾਈ ਆ ਬੜਾ ਸੌਖਾ l ਚੱਲ ਕੋਈ ਨੀ ਗਹਾਂ-ਗਹਾਂ ਮਿੰਟਾਂ ਨੀ ਹੈਗੀਆਂ l ਸਿਰ ਦੁਖਣ ਲਾ ਤਾ ਤੂੰ ਮੇਰਾ ਅੱਧਾ ਘੰਟਾ ਹੋ ਗਿਆ l ਮੇਰਾ ਤਾਂ ਦੁਖਿਆ ਨੀਂ ਮੈਂ ਬੋਲਦੀ ਰੇਨੀ ਨਾ ਆ ਘਰ

ਮੇਰਾ ਸਿਰ ਕਾਦਾ ਬਣਨਾ ਵਾ ਓਹੀ ਮਾਸ ਪੇਸ਼ੀਆਂ ਥੋਡੇ ਆ ਓਹੀ ਮੇਰੇ l

ਨਿਊਜ਼ ਟ੍ਵੇੰਟੀ ਤੋਂ ਕਿਵੇਂ ਖੇੜਾ ਸ਼ਡੋਨੀ ਹੁਨੀ ਏ ਜਦੋਂ ਉਦਾ ਫੋਨ ਆਉਂਦਾ ਅਸ਼ਯਾ ਦੱਸੀ ਤਾਂ ਜਾਨੀ ਆ ਓ ਵੀ ਬਿਜ਼ੀ ਆ ਲਾਇਆ ਨੀਂ ਫੋਨ ਮੈਂ ਕਿੰਨੇ ਦਿਨ ਹੋ ਗੇ ਉਹਨੂੰ l

ਦੱਸੀ ਤਾਂ ਜਾਨੀ ਆਂ l

ਓ ਅੱਛਾ ਜਾਂਦੀ ਆ ਸੱਚ ਨਰੇਗਾ ਨੂੰ l

ਠੀਕ ਆ l

ਕੀ ਕੀ?

ਉਦਣ ਮੰਮੀ ਨਾਲ ਨੀਂ ਗੱਲ ਕਰੀ ਹੀ ਤੇ ਬਾਅਦ ਚ ਤੇਰੇ ਨਾਲ ਕਰੀ ਐਵੇਂ ਈ ਫਾਲਤੂ ਦੀਆਂ ਗੱਲਾਂ l ਐਂ ਕਹਿੰਦੀ ਆ ਓਦੀ ਮੰਮੀ ਐਂ ਕਹਿੰਦੀ ਆ l

ਮਾਸੀ ਨੇ ਮੈਨੂੰ ਦੱਸਿਆl

ਮਾਸੀ ਨੇ ਮੈਨੂੰ ਪੁੱਛਿਆ ਸੀ ਵੇ ਆਹ ਗੱਲ ਸੱਚੀ ਆ?

ਮੈਂ ਕਿਹਾ ਨਈਂ ਕਰਦੂl ਕਰ ਲੇਨੀ ਆ

ਰੱਖਿਆ ਏ ਲੌਕ ਤੇ ਤੂੰ ਟਾਈਮ ਵੇਖਲੀ ਆਵਦਾ l

ਮੈਂ ਸਫਾਈ ਕਰੀ ਜਾਨੀ ਆ l

ਕਰੀ ਜਾ ਸੋਨੂ ਨੂੰ l ਪ੍ਰੀਤ ਨਾਲ ਪ੍ਯਾਰ ਮੇਰੀ ਲਿਆਬ੍ਰਾਰੀ ਦੇਖ ਕ ਪ੍ਰੀਤ ਹੈਰਾਨ ਹੋ ਗਯੀ ਕੀ ਏ ਕੀ ਅਜ ਦੇ ਸਮੇ ਚ ਘਰ ਵਿਚ ਲਿਆਬ੍ਰਾਰੀ ਕੋੰਣ ਬਣਾ ਕ ਰਖਦਾ ਹੈ ਓਹਨੇ ਮੈਨੂ ਪੁਚ੍ਯਾ ਕੀ ਕਦੇ ਗਾਨੇ ਏ ਯਾ ਥੋੜੇ ਮੈ ਕਦੇ ਸੁਨ੍ਯ ਨਹੀ ਮੈ ਉਸਨੁ ਕੇਹਾ ਕੀ ਪਹਲਾ ਗੱਲ ਤਹ ਸੁਕਰ ਆਹ ਮਾਲਕ ਦਾ ਕੀ ਤੁਸੀਂ ਓਹ੍ਹ ਗਾਨੇ ਨਹੀ ਸੁਨੇ ਨਹੀ ਤਹ ਅਜੇ ਸਯਦ ਤੁਸੀਂ ਮੇਰੇ ਨਾਲ ਕਦੇ ਵੀ ਨਾ ਹੋਂਦੇ ਦੂਜੀ ਗੱਲ ਮੈਨੂ ਤੂ ਕਰਕੇ ਹੀ ਬੁਲਾਓ ਤੁਸੀਂ ਕਰਕੇ ਵੀ ਅਸੀਂ ਦੋਨੋ ਹਮ ਉਮਰ ਹੀ ਹਾਂ ਤੇਹ ਤੂ ਚੁਪ ਵੀ ਜਾਦਾ ਹੈ ਓਹ ਵਾਲੀ ਪ੍ਰੀਤ ਬਿਲਕੁਲ ਬਦਲ ਚੁਕੀ ਸੀ ਜਦੋ ਆਯੀ ਸੀ ਤਹ ਭੂਤ ਤੇਜ਼ ਤੇਜ਼ ਬੋਲਦੀ ਸੀ ਔਖੀ ਹੋ ਹੋ ਕੇ ਹੁਣ ਓ ਬਿਲਕੁਲ ਉਸ ਤਰਾਂ ਹੀ ਬੋਲਣ ਲਾਗੀ ਸੀ ਜਿਸ ਤਰਾਂ ਓਹ ਯੂ-ਟਯੂਬਤੇ ਬੋਲਦੀ ਸੀ ਓਸ ਦਿਨ ਪ੍ਰੀਤ ਲਿਆਬ੍ਰਾਰੀ ਦੇਖ ਦੇ ਬਾਅਦ ਚਲੀ ਗਯੀ ਇਹ ਕਹਕੇ ਕੀ ਕਲ ਟੋਹ ਆਪਣੇ ਦੋਸਤ ਨੂ ਨ ਬੇਜ੍ਯੋ ਮੈ ਆਪ ਆਵਾਂਗੀ ਕੁਕੀ ਇਸ ਵਾਰ ਮੈ ਏਕ ਲਿਖਣ ਗਾਉ ਵਾਲੀ ਉ ਵੇਦਾ ਹੋਂਦੇ ਨਹੀ ਦੇਖਣਾ ਚੁਣਦੀ ਕਹਾਨੀ ਬਦਲਨੀ ਚੌਂਦੀ ਆਹ ਤਹ ਮੈ ਉਸ ਦਿਨ ਤਿਗੇਰ ਨੂ ਪਿੰਡ ਭੇਜ ਦਿੱਤਾ ਏਕ ਮਹੀਨੇ ਲਈ ਫਿਰ ਓਹ ਅਲਗੇ ਦਿਨ ਆਯੀ ਹੁਣ ਘਰ ਵਿਚ ਮੈ ਤੇਹ ਪ੍ਰੀਤ ਹੀ ਸੀ ਓਹਨੇ ਕੇਹਾ ਕੀ ਆਪਣੀ ਕਹਾਣੀ ਸ਼ੁਰੂ ਤੋਂ ਸੁਣਾਓ ਮੈ ਕੇਹਾ ਕਹਨੀ ਚ ਤਾ ਹੈ ਹੀ ਕੀ ਏਕ ਮੁੰਡਾ ਹੈ ਕਿਤਾਬਾ ਪੜ੍ਹਣ ਆਲਾ ਸ਼ਾਇਰ ਬਣਨ ਦੇ ਭੁਲੇਖੇ ਚ ਨਸ਼ੇ ਕਰਦਾ ਤੇਹ ਗਾਉਣ ਵੀ ਲਗ ਜਾਂਦਾ ਲੋਕ ਪ੍ਯਾਰ ਵੀ ਬਹੁਤ ਕਰਦੇ ਨੇ ਤੇਹ ਹੁਣ ਲੋਕ ਨਫਰਤ ਕਰਦੇ ਨੇ। ਫਿਰ ਉਸਨੇ ਸਬਤੋ ਪਹਲਾ ਸਵਾਲ ਕੀਤਾ ਕੀ ਪੇਹ੍ਲਿ ਵਾਰ ਨਸ਼ਾ ਕੀਨੁ ਦੇਖ ਕ ਕੀਤਾ ਸੀ ਮੈ ਦਸ੍ਯ ਕੀ ਕੁਛ ਜੀਵਨੀ ਪੜਕੇ ਤੇਹ ਕੁਛ ਬਾਪੁ ਕਰਦਾ ਸੀ ਮੈ ਸ਼ਯਰ ਵੀ ਬਣਨ ਦਾ ਭੁਲੇਖਾ ਰਖਦਾ ਸੀ ਤੇਹ ਮੈਆਪਣੇ ਬਾਪੁ ਦਾ ਪੁੱਤ ਵੀ ਤਹ ਉਸ ਦਿਨ ਓਹਨੇ ਕੇਹਾ ਕੀ ਬਾਸ ਅਪ੍ਪਾ ਇਹਨਾ ਟੋਹ ਹੀ ਸ਼ੁਰੂ ਕਰਦੇ ਆਹ ਓਹਨੇ ਕੇਹਾ ਕੀ ਸ਼ਿਵ ਦੀ ਆਦ੍ਤਾਹ ਨਾਲੋ ਓਹਦੇ ਕਾਮ ਤੇਹ art ਤੇ ਧਯਾਨ ਦੇਂਦਾ ਤਹ ਅਜੇ ਸ਼ਾਯਦ ਸ਼ਿਵ ਟੋਹ ਵੀ ਵਾਦਿਯ ਲਿਖਣ ਵਾਲਾ ਨਾ ਬਣ ਜਾਂਦਾ ਪਰ ਅਸੀਂ ਪੰਜਾਬੀ ਲੋਗ ਸਿਰਫ ਕੰਡੇ ਦੇਖਣ ਦੇ ਸ਼ੋਕੀਨ ਆਹ ਫੁਲ ਦਾ ਦੇਖਣਾ ਨਹੀ ਚੁਣਦੇ। ਬਾਪੁ ਵਿਚ ਵੀ ਤੂ ਸਿਰਫ ਇਹੀ ਦੇਖ੍ਯਾ ਓਹ ਦਾਰੂ ਪੀਂਦਾ ਆਹ ਫਿਰ ਤੂ ਪੀਣ ਲਾਗ ਪਾਯਾ ਇਹ ਦੇਖਦਾ ਕੀ ਓਹਨੇ ਆਪਣੀ ਜ਼ਿੰਦਗੀ ਚ ਕਿੰਨੀ ਮੇਹਨਤ ਕੀਤੀ ਆਹ ਜੇ ਕਦੇ ਚੰਗੇ ਅਧਾਰਸ਼ ਦਿਤੇ ਨੇ ਓਹਨੁ ਕੀ ਕਦੇ ਦਾਰੂ ਵਾਲ ਮੁਹ ਵੀ ਨਾ ਕਰਦਾ ਪਰ ਤੂ ਨਾ ਸ਼ਿਵ ਦੀ ਆੜ ਦੇਖੀ ਨਾ ਬਾਪੁ ਦੀ ਮੇਹਨਤ ਦੇਖੀ ਤਹ ਅਬਸ ਦੋਨੋ ਚ ਸਰਬ ਮਤਲਬ ਆਹ ਡੋਬੋ ਦਾ ਕਸੂਰ ਨਹੀ ਸੀ ਕਸੂਰ ਸੀ ਤਹ ਸਿਰਫ ਤੇਰੀ ਸੋਚ ਦਾ ਸਬ੍ਸੋ ਪਹਲਾ ਸਬਕ ਅਹਿ ਸਿਖ ਕੀ ਕਦੇ ਜ਼ਿੰਦਗੀ ਚ ਆਹ ਨਾ ਕਹੋ ਕੀ ਮੇਰਾ ਬਾਪੁ ਪੀਂਦਾ ਸੀ ਤਹ ਪੀਣ ਲਾਗ ਪਾਯਾ ਯਾ ਫਲਾਣੇ ਵਾਲ ਦੇਖ ਕ ਪਿੱਟੀ ਕਸੂਰ ਨਸ਼ਾ ਕਾਰਾਂਕਰਣ ਵਾਲੇ ਦਾ ਖੁਦ ਦਾ ਹੋਂਦਾ ਆਹ ਪਰ ਓਹ ਸੁੱਟਦਾ ਲੋਕਾ ਤੇਹ ਆਹ ਕੀ ਸਮਾਜ ਮੈਨੂ ਨਸ਼ਾ ਕਰਨ ਤੇਹ ਮ, ਅਜ੍ਬੁਰ ਕਰਦਾ ਆਹ ਯਾਦ ਰਖ ਹਰ ਇੰਸ਼ਾਂ ਦੇ ਅੰਦਰ ਹੇਰੋ ਆਹ ਤੇਹ ਵਿਲ੍ਲਾਂ ਵੀ ਆਹ ਇਹ ਕੋਈ ਸਮਾਜ ਦੇ ਦੋ ਅਲਗ ਅਲਗ ਰੂਪ ਨਹੀ ਹੈਗੇ ਬਾਸ ਕਿਸੀ ਦਾ ਵਿਲ੍ਲਾਂ ਜਾਦਾ strong ਆਹ ਤੇਹ ਕਿਸੀ ਦਾ ਹੀਰੋ ਜਿਆਦਾ strong ਆਹ strong ਹੋਣ ਦੀ strength ਦਾ ਆਦਮੀ ਕੁਦ ਹੋਂਦਾ ਹੈ ਕੀ ਤੁਸੀਂ ਸਮੇ ਵਾਲੇ ਦੇ ਵਿਲ੍ਲਾਂ ਦੇ ਧਯਾਨ ਦੇਂਦੇ ਹੋ ਯਾ ਹੀਰੋ ਤੇਹ ਵਿਲ੍ਲਾਂ ਦੇ ਕੁਆਲਿਟੀ ਆਪਣੇ ਚ ਵਾਦਾ ਲੀਤੀ ਤੇਹ ਤਾਹੁਦਾ ਵਿਲ੍ਲਾਂ ਵਾਲਾ ਪਾਸ੍ਸਾ ਭਾਰੀ ਹੋ ਜਾਂਦਾ ਆਹ ਜੇ ਤੁਸੀਂ ਹੇਰੋ ਵਾਲੀ ਵਾਦਾ ਲੈ ਤੇਹ ਹੇਰੋ ਵਾਲਾ ਪਾਸਾ ਭਾਰੀ ਹੋ ਜਾਂਦਾ ਆਹ ਹੁਣ ਜੇ ਤੂ ਜ਼ਿੰਦਗੀ ਚ ਹੇਰੋ ਵਾਲ ਧਯਾਨ ਦੇਂਦਾ ਆਹ ਤੇਹ ਤੂ ਵੀ ਹੇਰੋ ਬਣ ਜਾਂਦਾ ਤੇਜ ਤੂ ਆਪਣੇ ਬਾਪ ਚ ਵੀ ਵਿਲ੍ਲਾਂ ਦੇਖ੍ਯਾ ਤੇਹ ਆਪਣੇ ਚ ਵੀ ਵਿਲ੍ਲਾਂ ਪਾ ਲੇਯ ਤੇਹ ਸ਼ਿਵ ਚੋ ਵੀ ਕਾਸ਼ ਤੂ ਵੀ ਓਹਨਾ ਦੇ ਹੇਰੋ ਵਾਲ ਧਯਾਨ ਦੇਂਦਾ ਜਦੋ ਉਸਨੇ ਇਹ ਖਤ ਗੱਲ ਖਤਮ ਕੀਤੀ ਤਾ ਮੇਰੇ ਦਿਮਾਗ ਦੇ ਤੋਤੇ ਉਡ ਗਏ ਕੀ ਮੈ ਇਹ ਕੀ ਕਿੱਤਾ ਅੱਜ ਤਕ ਫ਼ਿਲਮ ਦੇ ਲੋਕਾ ਚੋ ਵਿਲੇਨ ਕਦ ਕਦ ਕੇ ਅਪਨ੍ਵੇ ਅੰਦਰ ਪਾਉਂਦਾ ਰੇਯਾ ਨਾ ਮੈ ਪਾਸਟ ਵਿਚ ਲਿਖਤ ਵੱਲ ਧਿਆਨ ਵਲ ਦਿੱਤਾ ਨਾ ਸ਼ਹਿਰ ਦੇ ਜੇ ਦਿੱਤਾ ਵੀ ਜਾਦਾ ਨਹੀ ਓਹਨਾ ਦੇ ਨਸ਼ੇ ਪੈ ਵਿਲ੍ਲਾਂ ਹੇਰੋ ਵਾਲ ਤਹ ਧਯਾਨ ਦਿੱਤਾ ਹੀ ਨਹੀ ਜਾਦਾ ਫਿਰ ਜਦ ਇੰਦਾ ਮਿਲਯਾ ਸੀ ਤੇਹ ਓਹਦੇ ਚੋ ਏਕ ਵਾਦਿਯ ਯਾਰ ਦਸੋਟ ਨਹੀ ਦੇਖ੍ਯਾ ਜੋ ਮੈਨੂ ਸੁਧਾਰਨਾ ਚੁਣਦਾ ਸੀ ਮੈ ਸਿਰਫ ਨਸ਼ੇ ਹੀ ਦੇਖੇ ਤੇਹ ਓਹੀ ਕਿੱਖੁਸ਼ੀ ਦੇ ਪਿਓ ਚ ਏਕ ਓਹ ਕੁੜੀ ਦਾ ਪਿਓ ਨਹੀ ਦੇਖ੍ਯਾ ਜੋ ਆਪਣੀ ਧੀ ਨੂ ਤਸਕਰਾਂ ਦੇ ਘਰ ਵਿਆਉਣ ਤੋਂ ਡਰਦਾ ਆਹ ਸੰਗੋ ਸਿਰਫ ਅਹਿ ਦੇਖ੍ਯਾ ਕਿ ਉਹ ਪ੍ਯਾਰ ਦਾ ਦੁਸ਼ਮਨ ਆਹ ਤੇ ਓਹ ਸਰਿਯਾ ਗੱਲਾਂ ਜਦ ਮੈ ਸੋਚ ਰਿਯਾ ਸੀ ਤੇਹ ਓਹ ਰਸੋਈ ਚੋ ਆਪ ਹੀ ਚਾ ਬਣਾ ਕ ਲਾਇ ਪਤਾ ਹੀ ਨਹੀ ਲੱਗਾ ਕਦੋ

ਜਦੋ ਜਾਦਾ ਤੋਂ ਜਾਦਾ ਫਿਰ ਕਿਤਾਬਾ ਪੜਤੀ ਤੇ ਹੀਰੋ ਦੀ quality ਚਕ ਚਕ ਕੇ ਆਪਣੇ ਅੰਦਰ ਪਾਉਂਦਾ ਰਿਹਾ ਘਰ ਤੇ ਆਪਣਾ ਹੀਰੋ ਮਜਬੂਤ ਕਰ ਜਦੋ ਇਹ ਗੱਲ ਬੋਲ ਰਹੀ ਸੀ ਮੈ ਉਸ ਵੱਲ ਦੇਖ੍ਦ੍ਫਾ ਹੀ ਰਿਹਾ

ਹੁਣ ਅਗਲਾ ਨਸ਼ਾ ਕਦੋ ਕੀਤਾ ਮੈ ਕੇਹਾ college ਕੇਹ੍ਨ੍ਦੀ ਕਿਵੇ ਮੈ ਕੇਹਾ ਜਰਦਾ ਲਾਯਾ ਤੇਹ ਬਾਦ ਚ ਓਹਦੀ ਤਹ ਓਹਨੇ ਕੇਹਾ ਕੀ ਸੋਚ ਸੋਚ ਕੇ ਲਾਯਾ ਤੇਹ ਮੈ ਕੇਹਾ ਕੀ ਏਕ ਤਹ ਇਹਨਾ ਲਾਉਂਦਾ ਸੀ ਤੇਹ ਲਾਯਾ ਸੀ ਤੇਹ ਮੈ ਓਹ੍ਨ੍ਠੇ ਗਲਤ ਸੀ ਇੰਡੇ ਦਾ ਮੈ ਵੀਲਾਂ ਚੂਕ ਕੇ ਆਪਣੇ ਚ ਪਾ ਲੇਯ ਸੀ ਆਪਣੇ ਅੰਦਰ ਪਰ ਓਹ੍ਨ੍ਦਾ ਦਿਨਾ ਚ ਮੈ ਏਕ ਗੀਤ ਵੀ ਸੁਣਦਾ ਕਰਦਾ ਸੀ ਸਾਦਿਕ ਦਾ ਜੋੜਾ ਵਿਚ ਬੇਹ ਗਯਾ ਆਹ ਜੱਟ ਦੇ ਤੈਨੂ ਰਾਮ ਦੇ ਹਟਤੀ ਦਾ ਜਰਦਾ ਜੋ ਕੀ ਬਾਪੁ ਸਿੰਘ ਮਾਨ ਦਾ ਲਿਖਯਾ ਹੋਯਾ ਆਹ ਹੱਸ ਪਾਈ ਤੇਹ ਮੈਨੂ ਕਹੰਦਾ ਆਹ ਫੜ ਮੇਰਾ ਮੋਬਾਈਲ ਤੇਹ ਯੂ ਟਯੂਬ ਖੋਲ ਮੈ ਖੋਲੀ SEARCH ਵਾਲੀ OPTION ਤੇਹ ਜਾਕੇ ਮੈ ਗਯਾ ਤੇਹ ਕਹੰਦਾ ਆਹ ਗਾਨਾ SEARCH ਕਰ ਮੈ ਹੱਸ ਪਾਯਾ ਤੇਹ ਤੁਸੀਂ ਵੇ ਲੌ ਲਾਉਂਦੇ ਓਹ ਓਹਨੇ ਮੈਨੂ ਘੁਰਯ ਨਹੀ ਸੰਗ ਓਹ ਇਹ ਦਿਖੋਨਾ ਚੁਣਦੀ ਸੀ ਕੀ ਇਹੀ ਗੀਤ ਏਕ ਭੂਤ ਸੋਹਨਾ ਗੀਤ ਆਹ ਜੋ positive ਲੀ ਲੇਯ ਜਾਵੇ ਇਹ ਏਕ ਹਾਸ ਰਾਸ ਵਾਲਾ ਗੀਤ ਆਹ

ਗਾਉਣ ਵਾਲਾ ਗਾ ਦੇਂਦਾ ਆਹ ਤੇਹ ਕਹੰਦੇ ਓਹ ਕੀ ਏਹਨੇ ਵੀ ਕੇਹ੍ਨਤਾ ਤੇਹ ਅਪ੍ਪਾ ਨੂ ਕਰਨਾ ਹੀ ਪਉ ਸਗੋਂ ਸਾਨੂ ਇਹਦੇ ਚ ਗੀਤਕਰ ਦੀ ਉਸ੍ਤਾਦੀ ਮਨਣੀ ਪਏ ਗੀ ਕੀ ਓਹਨੇ ਉਸ CHARACTER ਨੂ ਕੀਨਾ ਬੁਰਾ ਪੇਸ਼ ਕੀਤਾ ਹੈ ਓਹਦੀ ਪੂਰੀ ਖਾਣੀ ਸਾਨੂ ਗਾਨੇ ਚ ਦਸ ਦਿਤੀ ਆਹ ਤੇਹ ਫਿਰ ਬਾਪੁ ਸਿੰਘ ਮਾਨ ਦਾ ਲਿਖਯਾ ਮੁਕ ਗਈ ਫੇਮ ਦੱਬੀ ਚੋ ਯਾਰੋ ਸੁਣਕੇ ਫੇਮ ਨਹੀ ਕਹੋਗੇ ਪਰ ਉਸ character ਬਾਰੇ ਸੁਣੋਗੇ ਤਹ ਹੱਸ ਕ ਅਨੰਦੁ ਲੋਗੇ ਨਾ ਕੀ ਖੁਦ ਕਰਨ ਬਹ ਜੋਗੇ ਗੱਲਾਂ ਵਰਗੇ ਹੋਂਦੇ ਆਹ ਤੇਹ ਜੇਦਾ ਗੀਤ ਗੱਲਾਂ ਵਰਗਾ ਨਾਮ ਹੋਗੇ ਤਹ ਓਹ ਗੀਤ ਨੀ ਕੁਛ ਹੋਰ ਹੀ ਹੋਊ ਹੁਣ ਸੋਚੋ ਮੈ ਤਾਹੁਨੁ ਕਵਾ ਅਜ ਮੈ ਬੁਸ ਅੱਡੇ ਤੇਹ ਕਾਹਦੀ ਸੀ ਤੇਹ ਏਕ ਆਦਮੀ ਰੋਟੀ ਕਹਾ ਰੇਯਾ ਸੀ ਤੇਹ ਓਹਨੇ ਲਿਫਾਫੇ ਚੋ ਕਦੇ ਕਾਰਡ ਭਾਰਯਾ ਤੇਹ ਪਾਣੀ ਦਾ ਗਿਲਾਸ ਪਿਤਾ ਤੇਹ ਬੁਸ ਚੜ ਗਯਾ ਕਿੱਸਾ ਜਦ ਮੈਂ ਤਾਣੁ ਸੁਨਾਯਾ ਤਾ ਥੋਡਾ ਰੋਟੀ ਖਾਨ ਨੂ ਬਿਲਕੁਲ ਦਿਲ ਨਹੀ ਕੀਤਾ ਹੋਣਾ ਪਰ ਜੇ ਇਹੀ ਗੱਲ ਗੀਤਕਰ ਲਿਖਦੇ ਕੋਈ ਗਾਯਕ ਗਾ ਦੇਵੇ ਤੇ ਤੁਸੀਂ ਬਸ ਗਲ ਸੁਨਣ ਦੀ ਬਜਾਏ ਕਰਨ ਬਹ ਜੋ ਕਦੀ ਆਪਣੀ ਮਾੜੀ ਆਦਤ ਤੋਂ ਗੀਤਕਾਰ ਜਾ ਗਾਇਕ ਦੇ ਨਾ ਸੁਟੋ ਸਗੋਂ ਸੋਚੋ ਕੀ ਕੀਦਾ ਲਿਖਯਾ ਤੇਹ ਗਯਾ ਗੇ ਆਹ ਇਸ ਗੀਤ ਨੂ ਪੁਰਾਣੇ ਗਾਨੇ ਬਿਨਾ ਕਿਸੇ VIDEO ਤੇ HIT ਸੀ ਕੁਕੀ ਲਿਖਣ ਵਾਲਾ ਆਖਾਂ ਅੱਗੇ VIDEO ਚਲਾ ਦੇਂਦਾ ਸੀ ਓਹਨਾ ਦੀ ਫਿਰ ਮੈਨੂ ਆਹ ਸਾਰੀ ਗਲ ਕਹਕੇ ਕ਼ਯਾ ਕੀ ਚਲੋ ਅਜੇ ਕੋਈ ਪੁਰਾਣਾ ਗਾਨਾ ਸੁਣਾਓ ਮੈ ਸੁਨਾਯਾ ਆਯੀ ਸਗਨਾ ਦੀ ਰਾਤ ਸਤਿਕ ਦਾ ਓਹਦੇ ਮੁਹ ਦੇ ਬੋਲ ਸੀ ਕੀਨਾ ਸੋਹਨਾ ਸਮਾਂ ਹੋਵੇਗਾ ਨਾ ਓਹ ਤੇਹ ਓਹ ਬਸ ਇਹਨਾ ਕਹਕੇ ਘਰ ਚਲੀ ਗ੍ਯੀ ਦੂਜੇ ਦਿਨ ਮੈ ਹੇਹ੍ਰਾਂ ਸੀ ਮੈਨੂ ਕਿਤਾਬਾ ਵੀ ਪਾਸ੍ਨਾਦ ਨੇ ਤੇਹ ਲਿਖਣ ਵਾਲੇ ਵੀ ਪੁਰਾਣੇ ਗੀਤ ਵੀ ਇਹ ਦਾ ਬਿਲਕੁਲ ਮੇਰੀ ਵਰਗੀ ਆਹ ਮੈਨੂ ਅਮਰਿਤਾ ਪ੍ਰੀਤਮ ਦੀ ਓਹ ਗੱਲ ਯਾਦ ਆਯੀ ਕੀ ਸਾਹਿਲ ਜਾਦ੍ਫੋ ਮੇਰੇ ਆਮਨੇ ਹੋਂਦਾ ਸੀ ਤੇਹ ਮੈਨੂ ਇਸ ਤਰਹ ਲਗਦਾ ਸੀ ਕੀ ਮੇਰੇ ਵਜੂਦ ਦਾ ਕੋਈ ਟੋਟਾ ਬਾਹਰ ਬਿਆਥਾ ਹੋਵੇ ਇਹ ਗਲ ਬਣ ਗਯੀ ਮੈ college ਕੀਨਾ time ਆਪਣੇ ਵਜੂਦ ਦਾ ਟੁਕੜਾ ਵੀ ਲਬਦਾ ਰਿਹਾ ਵਜੂਦ ਦੇ ਟੋਕਦੇ ਲਬਾਂ ਜਾਂਦਾ ਤੇਹ ਕੁਦਰਤ ਆਪਣੇ ਆਪ ਦਾ ਸਮਾਂ ਮਿਲਾ ਦੇਂਦੀ ਆਹ ਸਸਾਮਨੇ ਬੈਠਾ ਦੇਂਦੀ ਆਹ ਪਰ ਇਸ ਵਾਰ ਅਮਰਿਤਾ ਸਾਹਿਲ ਨੂ ਨੀ ਮਿੰਟੋ ਨੂਪਸੰਦ ਆ ਰਹੀ ਸੀ ਕੀੜਾ ਮੇਲ ਹੋਂਦਾ ਚਲੋ ਖੇਰ ਕੀਨੇ ਹੀ ਦਿਨ ਓਹ ਆਉਂਦੀ ਰਹੀ ਮੇਰੀ ਟੋਹ ਗੱਲਾਂ ਸੁਣਦੀ ਮੇਰੇ ਟੋਹ ਹੱਲ ਕਰਾਈਉਂਦੀ ਯਾਦ ਕਰਾਈਉਂਦੀ ਤਾ ਚਲੀ ਜਾਂਦੀ ਹੋਰ ਇਕ ਦਿਨ ਮੈਂ ਓਹਨੂੰ ਖਯਾ ਕੇ ਜੀ ਇਹ ਕਾਰਨ ਤਾ ਬਹੁਤ ਹੋ ਗਏ ਮੈ ਬਿਗੜਿਆ ਕਿਊ ਹੁਣ ਸੁਧਰਨ ਬਾਰੇ ਦਸੋ ਕੀ ਸੁਧ੍ਰੇਯਾ ਕਿਵੇ ਜਾਵੇ ਓਹਨੇ ਕੇਹਾ ਕਿਵੇ ਸੁਧਰਨਾ ਚੁਣਦੇ ਆਹ ਮੈ ਕੇਹਾ ਕਿਤਾਬੀ ਜੀ ਗੱਲ ਕਰਦੀ ਹੁਣ ਮੈ ਕਿਸਮਤ ਦਾ ਕਸੂਰ ਨਾਘੀ ਕੜਨਾ ਚੌਂਦਾ ਆਪਣੀ ਤਕਦੀਰ ਨੂ ਮੈ ਖੁਦ ਲਿਖਣਾ ਚੌਂਦਾ ਕੁਛ ਸੋਚ ਚਲ ਲੱਕੀ ਦੇ ਘਰ ਚਲਿਏ ਪੁਛਦਾ ਰਿਹਾ ਕੀ ਮੇਰੇ ਟੋਹ ਕੁਛ ਗਲਤ ਤਹ ਨਹੀ ਹੋ ਗਯਾ ਪਰ ਓਹ ਅਗਲੇ ਦਿਨ ਆਯੀ ਤਹ ਪੂਰੀ ਖੁਸ਼ ਮੈਲ ਕੇਹਾ ਕੁ ਚਲੇ ਗਏ ਸੀ ਕਲ ਏਕ ਦਮ ਉਠ ਕੇ ਕਸੀ ਗਲ ਦਾ ਗੁੱਸਾ ਲਾਗ੍ਯ ਤਹ ਓਹਨੇ ਕੇਹਾ ਨਾ ਤੂ ਕੇਹਾ ਆਂ ਤੂ ਆਪਣੀ ਤਕਦੀਰ ਖੁਦ ਲਿਖ ਰਹੀ ਹੈ ਤੇ ਮੈ ਵੀ ਕਿਸੇ ਗੱਲ ਨੂ ਜਦੋ ਤਕ ਨਾ ਸਮਝ ਲਵਾ ਉਲਝੀ ਰਿਹੰਦੀ ਹਾਂ ਪਰ ਰਾਤੀ ਮੈ ਤੇਰਾ ਹਾਲ ਲਬ ਲੇਆ ਮੈ ਕੇਹਾ ਓਹਨੀ ਆਪਣੇ purse ਤੋਂ ਏਕ ਡਾਇਰੀ ਕਢ ਕੇ ਮੇਰੀ ਹੱਥ ਚ ਫੜਾਈ ਤੇਹ ਕੇਹ੍ਨ੍ਦੀ ਫੜ ਅਜੇ ਤੂ ਆਪਣੀ ਤਕਦੀਰ ਲਿਖਣੀ ਸ਼ੁਰੂ ਕਰ ਮੈਨੂ ਸਮਝ ਨਹੀ ਆਯੀ ਤੇਹ ਕੇਹਾ ਕੀ ਕਹ ਰੇ ਹੋ ਖੁਲ ਕੇ ਸਮਝੋ ਓਹਨੇ ਕੇਹਾ ਲੋਕਾ ਨੇ ਅਜੇ ਤਕ ਆਪਣੀ ਜੀਵਨੀਲਿਖੀ ਆਹ ਤੇਹ ਕੀ ਕੀ ਓਹ੍ਨ੍ਦਾ ਦੀ ਜ਼ਿੰਦਗੀ ਚ ਹੋਯਾ ਆਹ ਪਰ ਕਦੀ ਇਹ ਜ਼ੁਰਾਰਟ ਨਹੀ ਕੀਤੀ ਕੀ ਓਹੀ ਲਿਖ ਸਕਣ ਕੀ ਕੀ ਕੀ ਓਹਨਾ ਨੇ ਕਰਨਾ ਆਹ ਮੈ ਕੇਹਾ ਮੈਨੂ ਕਰਨਾ ਕੀ ਓਹਨੇ ਕੇਹਾ ਕਿਮੋਹ ਜੋ ਤੂ ਕਰਨਾ ਚੁਣਦਾ ਆਹ ਏਕ ਦਿਨ ਪਹਲਾਲ ਰਾਤ ਨੂ ਦਿਆਰੀ ਤੇਹ ਲਿਖ ਲੀਯਾ ਕਰ ਤੇਹ ਫਿਰ ਓਹ੍ਨ੍ਦਾ ਹੀ ਕਾਰ੍ਯ ਕਰ ਮੈ ਕੇਹਾ ਜੇ ਇਸ ਤਰਹ ਹੁੰਦਾ ਤਾ ਫੇਰ ਲੋਕ ਰੱਬ ਨੂ ਕੁ ਮੰਦੇ ਸਾਰੇ ਹੀ ਆਪਣੀ ਕਿਸਮਤ ਲਿਖ ਲੇਨ ਏਕ ਦਿਨ ਪਹਲਾ ਤਹ ਓਹਨੇ ਕੇਹਾ ਮਾਲੀ ਦਾ ਕਾਮ ਪਾਣੀ ਦੇਣਾ ਹੈ ਮਾਲੀ ਦਾ ਕਾਮ ਪੁਲ ਪੁਲ ਲਾਉਣਾ ਲਾਵੇ ਜਾ ਨਾ ਲਾਵੇ ਤੂ ਕਰਨਾ ਆਹ ਓਹ ਤੂ ਕਾਕਰ ਹੀ ਲਿਖ ਕਰਕੇ ਓਹ੍ਨ੍ਦੇ ਨਤੀਜੇ ਕੀ ਹੋਣਗੇ ਓਹ ਤੂ ਮਲਿਕ ਤੇਹ ਹੀ ਚੜ ਦੇ ਫਿਰ ਓਹ ਮੁਸ੍ਕੁਰਾ ਕੇ ਘਰ ਚਲੀ ਗਯੀ ਫਿਰ ਜਾਂਦੀ ਕਹ ਕ ਗਈ ਜੀਕੇ ਤੇਹ ਸਾਰੇ ਲਿਖਦੇ ਆਹ ਤੂ ਲਿਖ ਕੇ ਜੀ ਇਹ ਗੱਲ ਹੁਣ ਤੇ ਅਨਾਦਰ ਤਕ ਕਰ ਗਯੀ ਪਤਾ ਨਹੀ ਸੀ ਕੀ ਪ੍ਰੀਤ ਚ ਇਹਨੀ ਅਲਗ ਸੋਚ ਇਹਨਾ ਅਲਗ ਨਜ਼ਰਿਯਾ ਹਰ ਚੀਜ਼ ਦਾ ਕਰਨ ਯਾ ਸੋਚਾਂ ਦਾ ਇਹਨਾ ਅਲਗ ਢੰਗ ਦੇਖਣ ਨੂ ਵਾਲੀ ਸਾਡੀ ਪਿੰਡੁ ਜੀ ਕੁੜੀ ਨੂ ਲਗਦਾ ਹੀ ਨੂ ਘੋਲ ਕੇ ਪੀ ਲੇਯ ਆਹ ਯਾ ਦਾ ਪਤਾ ਨਹੀ ਪੰਜਾਬੀ ਜਰੁਰ ਕਹ ਸਕਦੇ ਆਹ ਫਿਰ ਓਹ੍ਨ੍ਦੇ ਬਾਰੇ ਹੀ ਮੈ ਸੋਚਦਾ ਰਿਹਾ ਤੇਹ ਅਗਲੇ ਦਿਨ ਓਹ ਫਿਰ ਆਯੀ ਤੇਹ ਮੈ ਉਸਨੁ ਦਸ੍ਯ ਕੀ ਮੈ ਹੁਣ ਰੋਜ ਡਾਇਰੀ ਚ ਏਕ ਨਸ਼ਾ ਲਿਖ ਲੇਣਾ ਕੀ ਅਜੇ ਤੋਂ ਬਾਦ ਇਹ ਨੀ ਕਰਨਾ ਇਸ ਤਰਹ ਏਕ ਦਿਨ ਛੱਡਣ ਵਾਲੀ ਤਾਕੀਫ਼ ਵੀ ਨਹੀ ਹੋ ਰਹੀ ਤੇਹ ਜਿਤਦਾ ਵੀ ਜਾ ਰਿਹਾ ਓਹ ਮੇਰੀ ਗੱਲ ਸੁਨ ਕੇ ਖੁਸ਼ ਹੋਯੀ ਤੇਹ ਮੇਰੇ ਵਾਲ ਦੇਖ ਕੇ ਮੁਸ੍ਕੁਰਾ ਪੈ ਫਿਰ ਮੈਨੂ ਕਹਿੰਦੀ ਅੱਛਾ ਆਹ ਦੱਸ ਕਿ ਤੂੰ ਹੁਣ ਲਿਖਦਾ ਆਹ ਗੀਤ ਮੈ ਕੇਹਾ ਨਹੀ ਤੇਹ ਉਸਨੇ ਮੈਨੂ ਪੁਚ੍ਯਾ ਕੁ ਨਹੀ ਮੈ ਕੇਹਾ ਯਾਰ ਚੰਗੇ ਕੋਈ ਸੁਣਦਾ ਨਹੀ ਮਾੜੇ ਹੁਣ ਮੈ ਲਿਖਣੇ ਨਹੀ ਓਹ੍ਨ੍ਦੇ ਕੇਹਾ ਤੈਨੂ ਬੱਬੂ ਕੀਨੀ ਵਾਰ ਸਮਝਾਯਾ ਮੰਤੁਰ ਸਿਰ ਕੇਹੇਂਦੇ ਸੀ ਕੋਈ ਵੀ ਚੀਜ਼ ਲਿਖਣ ਵਾਲੀ ਚੰਗੀ ਯਾ ਮਾੜੀ ਨਹੀ ਹੋਂਦੀ ਸਗੋਂ ਓਹਨਾ ਤੇਹ ਆਪਣੇ time ਮੁਕਦਮੇ ਚਲਦ ਨੇ ਕਿ ਉਹ ਅਸਲੀਲ ਲਿਖਣ ਲਈ ਪਰ ਓਹ ਓਹ ਲੇਖ ਅਜੇ ਜਾ ਕੇ ਓਹਨਾ ਦੇ ਨਾਮ ਤੇਹ ਲੋਕ ਮਿਲਣੀ ਕਰ ਰੇ ਨੇ ਓਹ ਅਸਲੀਲ ਤੇਹ ਬਿਲਕੁਲ ਨਹੀ ਸੇ ਜੇ ਹੋਂਦੇ ਤਹ ਓਹਨਾ ਦਾ ਨਾਮ ਜਿੰਦਾ ਕੁ ਹੋਂਦਾ

ਓਸਨੂ ਉਸ ਤਰਹ ਹੀ ਲਿਖੋ ਕੀ ਪਦਾਂ ਵਾਲੇ ਨੂ ਲੱਗੇ ਕੀ ਓਹ ਸੁਨ ਰਿਹਾ ਆਹ ਐਨੀ ਸਾਦਗੀ ਬੋਲੀ ਚ ਲਿਖੋ ਕੀ ਛੇਵੀ ਸਤਵੀ ਕਲਾਸ ਚ ਵੀ ਪਦਾਂ ਵਾਲੇ ਬਚੇ ਨੂ ਵੀ ਸਮਝ ਆਵੇ ਓਹਦੇ ਚ ਅਵੀ ਨਾ ਸੋਚੋ ਕੀ ਓਹ੍ਨ੍ਦਾ ਪੰਜਾਬੀ ਚ ਮਤਲਬ ਕੀ ਆਹ ਪੰਜਾਬੀ ਚ ਕੀੜਾ ਅੰਗਰੇਜੀ ਕੁ ਆਰੀ ਆਹ ਮਾਨ੍ਯ ਮਾਂ ਬੋਲੀ ਟੋਹ ਉੱਪਰ ਕੁਛ ਨਹੀ ਪਰ ਮਾਂ ਬੋਇ ਓਹ੍ਡੋ ਹੋਰ ਵੀ ਸੋਚਣੀ ਹੋ ਅਜੇਗੀ ਜਦੋ ਉਸ ਨੂ ਅਪ੍ਪਾ ਉਪ ਤੋ ਦਾਤੇ ਕਰ ਦੇਵਾਗੇ

Hello Hello

ਬਸ ਠੀਕ ਆ, ਤੂੰ ਸੁਣਾ ਠੀਕ ਆਂ?

Hello

ਮੰਮੀ ਪਾਪਾ ਠੀਕ ਆ? ਸਾਰੇ ਠੀਕ ਆ, ਆਕਾਸ ਭਈਆ ਕਿੱਥੇ ਗਿਆ? ਆਕਾਸ ਭਈਆ ਬਾਹਰ।

ਬਾਹਰ ਬਾਹਰ ਸੈਰ ਕਰਨ ਤੈਨੂੰ ਪਤਾ ਹੈ ਇਸ time ਜਾਂਦਾ ਹੁੰਦਾ ਰੋਟੀ ਖਾ ਕੇ

ਹੋਰ ਉਦੋਂ ਜਦੋਂ ਤੈਨੂੰ phone ਕੀਤਾ ਉਦੋਂ ਖਾਧੀ ਹੈ। ਅੱਛਾ ਹੋਰ ਫਿਰ। ਬਸ ਠੀਕ ਠਾਕ ਤੂੰ ਸੁਣਾ।

ਫਿਰ ਕਿਹੜੀਆਂ ਗੱਲਾਂ ਕਰੀਏ ਹਨਾ।

ਦੁਕਾਨ ਸਹੀ ਚੱਲਦੀ ਆ ਹਾਂ ਵਧੀਆ ਚੱਲਦੀ ਦੁਕਾਨ, ਬੜੀ ਕਿਰਪਾ ਰੱਬ ਦੀ। ਹੋਰ। ਬਸ ਠੀਕ। ਕੀ?

ਸਕੂਲ ਦੀਆਂ ਗੱਲਾਂ ਯਾਰ ਹੁਣ ਯਾਦ ਨੀ ਮੈਨੂੰ ਬੁੱਢੀ ਹੋ ਗਈ ਮੈਂ ਅੱਛਾ। ਹਾਂ ਤੇ ਹੋਰ ਅੱਜ ਦਾ ਛੱਡਿਆ ਸਕੂਲ। ਹੋਰ ਫਿਰ। ਤੈਨੂੰ ਪਤਾ ਬੁੱਢੀ ਹੋ ਗਈ ਮੈਂ ਛੱਬੀ ਸਤਾਈ, ਛੱਬੀ ਸਾਲ ਦੀ ਹੋ ਗਈ ਹਾਂ ਪੱਚੀਆਂ ਦੀ। ਤੈਨੂੰ ਪਤਾ ਕਾਜਲ ਦੀ tenth ਵਿੱਚ ਮੈਂ ਉਹ ਕਰਨਾ house captain ਤੇ ਖਿਲੋਣਾ ਹਾਏ ਓਏ ਤੇ ਵੋਟਾਂ ਪਾਉਣੀਆਂ ਫਿਰ ਮੈਨੂੰ ਬੱਚਿਆਂ ਨੇ

ਅੱਛਾ, ਕਿਹਨੂੰ ਪਾਈ ਆ?

ਚੱਲ ਵਧੀਆ ਹੋਇਆ।

ਉਹ ਅਸਲ ਚ ਦੋਸਤ ਹੈਗਾ ਸੀ ਜਿਹੜਾ ਖਲੌਤੇ ਦਾ ਸੀ। ਤਾਂ ਹੀ ਤੇ ਤੂੰ ਪਾਈ ਹੋਣੀ vote ਦੋਸਤ ਨੂੰ।